ਪਾਈ ਇਹ ਇਕ ਡੋਗ ਸ਼ੋਪ ਆ ਔਰ ਇਥੇ ਜਿਹੜਾ ਡੋਗਸ ਦਾ ਜਿਹੜਾ ਸਮਾਨ ਆ ਉਹ ਫੀਡ ਵਾ ਉਹ ਮਿਲਦਾ ਆ ਔਰ ਇਥੇ ਕਾਫੀ ਜਿਹੜੇ ਆ ਪੈਕਟ ਵਾ ਉਹ ਵਾਈਟ ।

ਇਹ ਇੱਕ ਸਕੂਲ ਆ ਸਕੂਲ ਦੀ ਇਮਾਰਤ ਜਿਹੜੀ ਆ ਉਹ ਚਾਰ ਮੰਜਲੀ ਆ।

ਔਰ ਇੱਸ ਦੇ ਬਾਹਰ ਜਿਹੜਾ ਹੈਗਾ ਵਾ ਇਹ ਸਰਕਾਰੀ ਹਸਪਤਾਲ ਆ ਔਰ ਇੱਸ ਦੇ ਬਾਹਰ ਇੱਕ ਤੇ ਬੱਸ ਦੋ ਐਕਟਿਵਾ ਔਰ ਇੱਕ ਮੋਟਰਸਾਈਕਲ ਲੱਗਾ ਹੋਇਆ ਆ।

ਔਰ ਸਾਹਮਣੇ ਜਿਹੜਾ ਸੂਰਜ ਦਾ ਦ੍ਰਿਸ਼ ਵੀ ਜਿਹੜਾ ਉਹਦਾ ਪਾਣੀ ਵਿੱਚ ਪੈ ਰਿਹਾ ਵਾ ਉਹ ਸਾਹਮਣੇ ਨਜ਼ਰ ਆ ਰਿਹਾ ਹੈ।

ਔਰ ਦੋਨੋਂ ਪਾਸੇ ਜਿਹੜੀਆਂ ਵਾ ਉਹ ਖਿੜਕੀਆਂ ਨਜ਼ਰ ਆ ਰਹੀਆਂ ਆ ਔਰ ਇਸ ਨੂੰ ਪੇਂਟ ਆ।

ਔਰ ਟਾਈਰਾਂ ਦੇ ਜੇਹੜੇ ਵਿਚਕਾਰ ਵਾ ਓਹ ਤਿੰਨਾਂ ਟਾਈਲਾਂ ਦੇ ਵਿਚਕਾਰ ਜੇਹੜੇ ਪਏ ਹੋਏ ਆ।

ਔਰ ਸਾਹਮਣੇ ਬੈਠਾ ਇੱਕ ਜਿਹੜਾ ਹੈਗਾ ਵਾ ਬਜ਼ੁਰਗ ਵੀ ਨਜ਼ਰ ਆ ਰਿਹਾ ਆ ਵਾਈਟ ਪੰਜਾਮੇ ਕੁੜਤੇ ਵਿੱਚ ਉਹਦੇ ਲਾਗੇ ਇਕ ਆਦਮੀ ਬੈਠਾ ਆ।

ਬਹੁਤ ਵੱਡੀ ਜਿਹੜੀ ਗਰਾਊਂਡ ਅੱਗੋਂ ਨਜ਼ਰ ਆ ਰਹੀ ਆ ਔਰ ਇਹਦੇ ਗਰਾਊਂਡ ਵਿੱਚ ਕੁਝ ਦਰਖਤ ਵੀ ਨਜ਼ਰ ਆ ਰਹੇ ਆ।

ਔਰ ਸਾਹਮਣੇ ਫਰੰਟ ਤੇ ਜਿਹੜਾ ਇੱਕ ਗੁਰੂਦਵਾਰਾ ਵੱਡਾ ਬਹੁਤ ਵੋ ਨਜ਼ਰ ਆ ਰਿਹਾ ਆ।

ਨਿਸ਼ਾਨ ਸਾਹਿਬ ਲੱਗਾ ਵਾ ਕਾਫੀ ਊਂਚਾ ਔਰ ਓਸਨੂੰ ਜੇਹੜਾਯਾ ਨੀਲਾ ਕਪੜਾ ਚੜ੍ਹਾਇਆ ਹੋਇਆ ਓਹ ਵੀ ਨਜ਼ਰ ਆ ਰਿਹਾ ਹੈ।

ਇਹ ਬਹੁਤ ਸਾਰੀਆਂ ਜਿਹੜੀਆਂ ਵਾ ਬਿਲਡਿੰਗਾਂ ਉਹ ਨਜ਼ਰ ਆ ਰਹੀਆਂ ਆ ਔਰ ਇਹਨਾਂ ਨੂੰ ਜਿਹੜੀ ਸਾਰੀ ਜਿਹੜੀ ਵਲਗਨ ਵਾ ਲੋਹੇ ਦੀਆਂ ਗਰੀਲਾਂ ਦੇ ਨਾਲ ਹੋਈ ਆ।

ਔਰ ਸਾਹਮਣੇ ਵੀ ਓਹ ਬਹੁਤ ਸੋਹਨਾ ਹੈ ਜਿਹੜਾ ਵਾ ਓਹਦੀ ਬਲਗਨ ਦੇ ਨਾਲ ਜਿਹੜਾ ਡਿਜ਼ਾਈਨ ਕੀਤਾ ਹੋਇਆ ਨੀਚੇ ਟਾਈਲ ਲੱਗੀ ਹੋਈਆ।

ਔਰ ਕਾਫੀ ਸਾਰੀਆਂ ਜਿਹੜੀਆਂ ਕੋਠੀਆਂ ਵਾ ਉਹ ਨਜ਼ਰ ਆ ਰਹੀਆਂ ਵਾ ਕੋਈ ਪਿੰਕ ਕਲਰ ਦੀ ਜਾਂ ਕੋਈ ਰੈਡ ਬਲੈਕ ਆ।

ਔਰ ਜਿਹੜਾ ਇੱਕ ਆਦਮੀ ਆ ਫਰੰਟ ਤੇ ਉਹ ਖੱਬੀ ਸਾਈਡ ਨੂੰ ਜਿਹੜਾ ਇਆ ਚਲਦਾ ਆ ਰਿਹਾ ਆ।

ਔਰ ਜਿਹੜਾ ਮੱਥੇ ਤੇ ਆ ਉਹ ਲਾਲ ਰੰਗ ਦਾ ਟਿੱਕਾ ਲਾਇਆ ਹੋਇਆ ਆ ਔਰ ਇਸਦੇ ਪਿੱਛੇ ਜਿਹੜੇ ਆ--